ਛ ਲਿਕਾ ਕਿੰਨੀਆਂ ਤਰ੍ਹਾਂ ਦੀਆਂ ਗੇਮਾ ਹੁੰਦੀਆਂ ਸੀਗੀਆਂ football ਹੁੰਦੀ ਸੀ ਦੇਖ ਲੋ ਹੁਣ ਹੁਣ ਵੀ ਏ

ਹੁਣ ਵੀ ਉੱਥੇ ਤੇ ਪਹਿਲਾਂ ਵਾਲੀ ਗੱਲ ਥੋੜੀ ਏ

ਪਹਿਲਾਂ ਤਾਂ ਦੇਖ ਲੋ football ਹਹੁਣ ਤਾਂ ਆਮ ਮਿਲ ਗਈ ਹੁਣ ਤਾਂ ਹਰੇਕ ਨਿਆਣੇ ਕੋਲ football ਏ ਅੱਧੇ ਤਾਂ ਪਹਿਲਾਂ

ਲਿਆਉਣੀ ਖਰੀਦਣੀ ਹੁਣ ਕੀ ਏ ਹੁਣ ਤਾਂ ਨਿਆਣਾ ਚਾਹੇ ਕੱਲਾ ਕੱਲਾ ਨਿਆਣਾ football ਖੇਡੀ ਜਾਵੇ

ਹੋਰ ਹੁਣ ਹਰੇਕ ਬੰਦੇ ਕੋਲ football ਏ

ਹੁਣ ਦੇਖੋ cricket game ਤਾਂ ਇਹ ਬ ਬ ਸੁਣਿਆ ਵੀ ਜਿਹੜੀ ਗੁੱਲੀ ਡੰਡੇ ਦੀ ਓ ਬਣੀ ਹੋਈ ਏ ਹੈ India ਦੀ ਏ ਉਹ

ਗੁੱਲੀ ਡੰਡੇ ਦੇ ਆਪਾਂ ਮਾਰਦੇ ਤੇ ਏ ਆ ਇਹਦੇ ਤੇ bat ਮਾਰਦੇ ਆ ਬੱਸ

ਜਦ ਵੀ ਹਾਂ ਕੁਪੀ ਚ ਪਟ ਕੇ ਮਾਰਦੇ ਥੇ ਏ ਡੰਡੇ ਨਾਲ ਜੇਜ ਕਰਲੀ ਤਾਂ

ਇੱਥੇ ਦੇਖਦੇ ਹਨਾ ਦੂਜੇ ਬਨਾਲੇ ball ਨਾਲ ਖੇਡਣ ਲੱਗ ਗਏ

game ਇਹ ਬਾਹਰ ਦੀ ਏ ਜੇ ਦੇਖਿਆ ਜਾਵੇ ਨਾ ਚਲੋ ਗੁੱਲੀ ਡੰਡਾ ਦੇਂਦੀ ਏ ਜੋ ਵੀ ਪਰ ਜਿਹੜੀ cricket game ਏ ਇਹ ਤਾਂ ਜਿਹੜੇ ਅਗਰੇਜ ਏ ਉਹ ਲੈ ਕੇ ਆਏ ਏ ਨਾ

ਉਹਨਾ ਨੇ ਸ਼ੁਰੂ ਕਰਾਈ ਏ ਦੇਖੋ ਚੱਲਦੇ ਚੱਲਦੇ ਇਹ ਫੇਰ ਪੂਰੇ world ਵਿੱਚ ਘੰਮ ਗੀ

ਹਾਂ ਦੇਖੋ ਜਿਹੜੀ cricket game ਏ ਜਿੱਥੇ ਤੱਕ ਮੈਂ ਸੁਣਿਆ ਇਹ ਤਾਂ ਉੱਥੇ ਦੀਆਂ ਗੇਮਾ ਜਿਆਦਾ ਖੇਡੀ ਜਾਂਦੇ ਏ ਜਿੱਥੇ British ਨੇ ਰਾਜ ਕਰਿਆ ਸੀ ਅਗਰੇਜਾ ਨੇ ਰਾਜ ਕਰਿਆ

ਆ ਕੇ ਇਹਨਾ ਨੇ ਫੇਰ ਜਿੱਥੇ ਦਾ ਰਾਜ ਕਰਿਆ ਅੰਗਰੇਜ ਖੇਡਦੇ ਰਹੇ ਉਹ

ਅਮਰੀਕਾ ਚ ਨੀਂ ਹੈ ਉੱਥੇ ਨੀਂ ਰਾਜ ਕਰੇਗਾ

ਨਹੀਂ Canada ਦੀ ਨਹੀਂ ਏ ਮੇਂ ਕਿਹਾ

ਹਾਂ ਇਹ ਖੇਡਦੇ ਜਿਹੜੇ football

Canada ਕਿਡੀ ਬੜੀ country ਏ Canada ਕਿਹੜਾ ਛੋਟਾ area

ਉਹਨਾ ਚ ਦੂਸਰੀਆਂ ਏ ਗੇਮਾ gymnastic ਹੋ ਗਿਆ ਰੇ ਆ

race ਵਾਲੇ ਹੋ ਗਏ ਉਹੀ ਜਿਆਦਾ ਨੇ ਉਹਨਾ ਦੇ ਹਾਂ ਹਾਂ ਉਹ ਖੇਡਦੇ Olympic ਵਾਲੀ ਗੇਮਾ ਉਹ ਹਾਂ ਜੀ ਹਾਂ ਉਹ ਖੇਡਾ ਖੇਡਦੇ ਨੇ ਜੀ ਉਹ

ਉਹ ਤਾਂ ਵੇਖ ਲਿਉ ਇਹ ਦੇਖ ਨੀ ਆਉਣਗੇ ਹੋਰ ਬਾਕੀ ਦੇਸ਼ ਆਉਣ ਗਏ ਛੋਟੇ ਛੋਟੇ ਦੇਸ਼ ਹੀ ਹੋਣਗੇ ਹੁੰਨ football ਈ ਦੇਖ ਲੋ ਹੁਣ ਕਤਰ ਚ match ਹੋਏ ਏ

ਇਹੀ ਛੋਟੇ ਦੇਸ਼ ਚੋ ਕੰਟਰੀਆਂ ਸਰੀਆਂ ਆਈਆਂ ਹੋਈਆਂ ਸੀਗੀਆਂ

ਬਿਲਕੁਲ ਹਾਂ ਜੇ ਦੇਖੀਏ ਬੜੀ England ਨੀਂ ਸੀਗੀ ਉੱਥੇ ਠੀਕ ਏ Canada ਦੀ cricket team ਉਹ ਨਹੀਂ ਸੀਗੀ team

ਤੇ ਬਾਕੀ ਦੇ ਜਿਹੜੇ cricket ਨੂੰ ਜਿਆਦਾ permit ਕਰਦੇ ਏ ਬੜੀ ਚ

ਇਹ ਤਾਂ ਹੈ

ਹਮ ਹੁਣ ਹਾਕੀ ਦੇਖ ਲੋ india ਦੀ number ਇੱਕ ਟੀ ਉਹ ਸੀ game

ਹੁਣ ਬੀਚਾਰੀ ਜੀਰੋ ਰਹਿ ਗਈ ਤੇ ਹੋ ਕੇ ਰਹਿ ਗਈ

ਹਾਂ ਨਹੀਂ ਤਾਂ

ਹਾਂ ਜਾਂ ਜਾ ਤਾਂ ਉੱਥੇ

ਨਾ football ਦਾ ਤਾਂ ਬਿਲਕੁਲ ਈ ਨੀਂ

ਨੀਂ ਰਹੀ ਹੈਗੀ ਹੁਣ world ਕਪ ਹੋਇਆ qatar ਦੇ ਵਿਚ

team ਈ ਨਹੀਂ ਰਹੀ ਦੇਖ ਆਪਣੇ india ਕੋਲ team ਈ ਨਹੀਂ ਹੈਗੀ

ਉਈ ਨੀਂ ਹੁੰਦਾ ਉਹਦੇ ਕੋਲ ਇੰਨਾ ਹੈ ਈ ਓ ਨੀਂ

ਹਾਂ ਹੁਣ india ਆਪਣੇ india ਚ football ਦੇ group ਬਣੇ ਹੋਏ ਨੇ ਜਾ ਕਹਿ ਲੋ department ਵਲੋ ਦਾ

ਪਰ ਉਹ ਆਪਣੇ ਦਾ ਸੀਮਤ ਨੇ ਅੱਗੇ ਨੀਂ ਹੈ international level

ਜਿਆਦਾ ਨੀਂ ਹੈਂ ਬੱਸ national limit ਤੱਕ ਖੇਡਣ ਜੋਗੇ ਏ

ਹਾਕੀ ਹਜੇ ਫੇਰ ਆਪਣੀ ਜਾਂਦੀ ਏ ਆ ਖੇਡਣ ਬਾਹਰ international level ਤੇ

ਹਾਕੀ ਜਾਂਦੀ ਏ ਪਰ ਉਹਨੂੰ ਉਹ ਕਰੀ ਜਾਂਦੇ ਨੇ ਕੋਈ ਓ ਪਾ ਜੀ

ਉਹ ਪਤਾ ਨੀਂ ਕਦ ਉਹਦਾ world ਕਪ ਆਂਦਾ ਕਦ hockey ਦਾ world ਕਪ ਮੁੱਕ ਜਾਂਦਾ ਕੁੱਝ ਪਤਾ ਨੀਂ ਲੱਗਦਾ ਵਾਸਤਾ ਨੀਂ ਹੁਣ

ਹੋਵੇ ਕਿੰਨਾ ਗਾ ਪੈ ਜਾਂਦਾ ਦੋ ਮਹੀਨੇ ਪਹਿਲਾਂ ਗਾ ਪੈਣਾ ਸ਼ੁਰੂ ਹੋ ਜਾਂਦਾ

ਹਾਂਜੀ ਉੱਥੇ ਹੋਣੇ ਏ ਐਤਕੀ

ਪਰ ਨਾ ਬੀ ਇੱਕ ਤੇ ਹਰੇਕ ਬੰਦਾ ਦੇਖ ਵੀ ਨਹੀਂ ਸਕਦਾ ਜਾ ਕੇ

ਅਲੱਗ ਅਲੱਗ ਹੁੰਦਾ ਕੋਈ ਕੀਤੇ ਹੋ ਰਿਹਾ ਕੋਈ ਕੀਤੇ ਹੋ ਰਿਹਾ ਉਹ ਤਾਂ ਬੱਸ ਜਿਹੜੇ ਆਪਣੇ state ਨੇ ਉਹੀ ਚਲੇ ਜਾਂਦੇ ਨੇ ਮੰਨ ਲੋ ਜਿਵੇਂ